ਇਕ ਮਹੀਨਾ ਕੋਲ ਰਹਿੰਦਿਆ ਰਹਿੰਦਿਆ ਉਹ ਸਿੱਖ ਸਿਧਾਂਤਾ ਤੋਂ ਪੂਰੀ ਜਾਣੂ ਹੋ ਗਿਆ ਇੱਕ ਉਸ ਦੀ ਤੀਰ ਅੰਦਾਜੀ ਦੀ ਨਿਪੁਨਤਾ ਵੇਖ ਕੇ ਗੁਰੂ ਸਾਹਿਬ ਨੇ ਉਸ ਨੂੰ ਬਹਾਦਰ ਦੀ ਉਪਾਧੀ ਬਖਸ਼ੀ, ਗੁਰੂ ਗੋਬਿੰਦ ਸਿੰਘ ਜੀ ਨੇ ਉਸ ਨੂੰ ਖੰਡੇ-ਬਾਟੇ ਦੀ ਪਹੁਲ ਦੇ ਕੇ ਬੰਦਾ ਸਿੰਘ ਬਹਾਦਰ ਦਾ ਖਿਤਾਬ ਦਿਤਾ, ਇਸ ਦੋਰਾਨ ਜਦ ਉਸਨੇ ਗੁਰੂ ਸਾਹਿਬ ਨਾਲ ਹੋਈਆਂ ਘਟਨਾਵਾਂ ਦਾ ਸਿੱਖਾਂ ਕੋਲੋਂ ਹਾਲ ਸੁਣਿਆ ਤਾਂ ਉਹਨਾਂ ਦਾ ਖੂਨ ਖੋਲ ਉੱਠਿਆ ਤੇ ਗੁਰੂ ਸਾਹਿਬ ਕੋਲ ਜਾਲਮਾਂ ਨੂੰ ਸੋਧਣ ਦੀ ਸੇਵਾ ਮੰਗੀ। ਤਾਂ ਉਹਨਾਂ ਬਾਰੇ ਥੋੜ੍ਹਾ ਜਿਹਾ ਕੁੱਝ ਹੋਰ ਦੱਸ ਸਕਦੇ ਹੋ? ਹਾਂਜੀ ਪੱਚੀ ਨਵੰਬਰ ਸਤਾਰਾਂ ਸੌ ਅੱਠ, ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਆਪਣੇ ਆਸ਼ੀਰਵਾਦ ਦੇਕੇ, ਪੰਜ ਪਿਆਰਿਆਂ ਦੀ ਅਗਵਾਈ ਹੇਠ ਭਾਈ ਦਇਆ ਸਿੰਘ, ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਰਣ ਸਿੰਘ ਭਾਈ ਬਾਜ ਸਿੰਘ, ਆਪਣੇ ਭੱਠੇ ਵਿਚੋਂ ਪੰਜ ਤੀਰ, ਨਗਾਰਾ, ਨਿਸ਼ਾਨ ਸਾਹਿਬ, ਸਿੱਖਾਂ ਲਈ ਹੁਕਮ ਹੁਕਨਾਮੇ, ਤੇ ਵੀਹ ਕੁ ਹੋਰ ਸਿੰਘ, ਵੀਹ ਕੁ ਹੋਰ ਸਿੰਘ ਨਾਲ ਦੇਕੇ ਪੰਜਾਬ ਵਲ ਨੂੰ ਤੋਰਿਆ। ਤਾਂ ਵਜੀਰ ਖਾਨ ਜੋ ਗੁਰੂ ਸਾਹਿਬ ਨੂੰ ਆਪਣਾ ਸਭ ਤੋ ਵਡਾ ਦੁਸ਼ਮਨ ਸਮਝਦਾ ਸੀ, ਅਹ ਸਿਖਾਂ ਤੇ ਗੁਰੂ ਸਾਹਿਬ ਤੇ ਨਜਰ ਰਖਣ ਲਈ ਆਪਣੇ ਸੁਹੀਏ ਉਸਨੇ ਪਹਿਲਾਂ ਹੀ ਛੱਡੇ ਹੋਏ ਸਨ, ਉਸਦੇ ਹੁਕਮ ਨਾਲ ਨੰਦੇੜ ਦੇ ਹਾਕਮ ਨੇ ਸਿੰਘਾਂ ਦੇ ਪਿੱਛੇ ਆਪਣੇ ਆਦਮੀ ਭੇਜ ਦਿੱਤੇ, ਜਦੋਂ ਬੰਦਾ ਸਿੰਘ ਨੂੰ ਇਸ ਗੱਲ ਦਾ ਪਤਾ ਚੱਲਿਆ ਤਾਂ ਨੰਦੇੜ ਤੋਂ ਸ਼ਾਹੀ ਫੋਜ਼ ਉਨਾਂ ਦਾ ਪਿੱਛਾ ਕਰ ਰਹੀ ਹੈ, ਤਾਂ ਉਨ੍ਹਾਂ ਨੂੰ ਗੁਮਰਾਹ ਕਰਨ ਲਈ ਚਾਰੋਂ ਪਾਸੇ

ਕਸਬਾ, ਅੰਬਾਂ ਦੇ ਬਾਗਾਂ ਵਿੱਚ ਇਕੱਠੇ ਹੋਣ ਦਾ ਹੁਕਮ ਦਿਤਾ। ਅੱਛਾ ਜੀ। ਤੇ ਮਤਲਬ ਇਹ ਜਾਣਕਾਰੀ ਤੁਸੀਂ ਦੇ ਕੇ ਮੈਨੂੰ ਬਹੁਤ ਵਧੀਆ ਕੀਤਾ, ਧੰਨਵਾਦ ਤੁਹਾਡਾ। ਹਾਂਜੀ thank you ਜੀ। Hello

hello ਸਾਸਰੀ ਕਾਲ ਕੀ ਹਾਲ ਆਯ

ਕੁਛ ਨਾਈ ਆਪਾਂ ਈਵੇ ਈ ਪਾਰ੍ਹ੍ਡੇ ਪੇ ਸੀ ਬਾਸ ਕੋਈ ਨਾਈ ਹਿਸ੍ਤ੍ਰਿਯਾਂ ਏਡ੍ਰ ਉਧਰ ਡਿਯਨ ਆਚਾ ਆਚਾ ਹਾਂਜੀ ਜਿਦਾਂ ਹੇਸ੍ਤੀਆਂ ਦੇ ਹੈਂ ਨਾ ਸੁਨ੍ਯ ਆਹ ਆਹ ਹਨ ਜੀ vectora ਡੀ ਹੈਂ ਨਾ ਕੇ vectore ਹਾਂਜੀ ਹਾਂਜੀ ਓਹੀ ਬਾਸ ਪਰ੍ਹਦੀ ਪੈ ਸੀ ਮੈਂ ਥੋਰਾ ਮੈਂ ਅਖ੍ਯਾ ਚਲੋ ਓਨਾ ਬਾਰੇ ਬਾਰੇ ਥੋਰਾ knowledge ਲਾ ਲਿਯਾ ਥੋਰਾ ਕੇ ਹੈ ਕੀ ਚੀਜ਼ਾਂ ਕਿਦਾਂ ਕਾਫੀ ਊ ਚੀਜ਼ਾਂ ਨਾਈ ਪਤਾ ਸੀਗਾ ਮੇਨੂ ਜਿਨਾਂ ਦਾ ਹਾਂਜੀ ਕੈਫ਼ੇ ਅਹੁਜੇਨ ਦਾ ਨੀ ਪਤਾ ਸੇ ਗਾ ਮੀਨੁ ਚੀਜ਼ਾਂ ਦਾ

ਟੀ ਮੈਂ ਕਿਹਾ ਕੀ ਉਨਾ ਬੇਰੀ ਥੋਰਾ ਥੋਰਾ ਵੇਖ ਲੇਨ੍ਦ੍ਯਨ ਆਂ ਕੀ ਕੀ ਕੀ ਹੈਂ ਵੇਚ ਆਹ ਆਹ ਹਨ ਹਨ ਜੀ ਹਨ ਜੀ architecture ਕਿਦਾਂ ਦਾ ਆਯ ਟੀ ਊ ਕੋੰ ਆਯ ਕੀੜੇ ਨਾਮੇ ਟੀ ਬਨਯ ਮਤਲਬ ਕਾਫੀ ਵਾਦੇ ਵਾਦੇ ਹੇਗੇ ਨ ਹਮ ਹਾਂ ਕੋਲਕਾਤਾ ਦੇ ਵਿਚ ਹੈ ਅਪਨੇ ਅਹਿ ਕ਼ੁਇਜ਼ ਰੋਆਦ ਟੀ

ਹਮ ਹਮ ਕਾਰਜਾਂ ਦਵਾਰਾ ਨਾ ਜੇਰਾ design ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਯੇ ਜਿਦਾਂ ਕੇ ਉਨੀ ਸੋ ਚੇ ਤਨ ਉਨੀ ਸੋ ਏਕੀ ਦੇ ਵਿਚਕਾਰ ਦੇ ਸਮੇ ਟੀ ਜੇਰੇ ਪੀ ਸੀ ਟੀ ਜੇਦਾਂ ਕੀ ਉਨੀ ਸੋ ਚੀਤੁਨ ਉਨੀ ਸੋ ਏਕੇਈ ਡੀ ਵੇਚ ਕਰ ਸਮੁਏਯਨ ਦੀ ਜੇਰੀ ਹਾਂਜੀ ਹਾਂਜੀ ਓਨਾਂ ਦਵਾਰਾ ਬਨਵਾਯਾ ਗਯਾ ਸੀ ਗਾ ਆਹ ਆਹ ਟੀ ਹਨ ਆਯ ਪਚਿ ਸਾਲ ਕੇਹੰਡੀ ਪਚਿ ਗਾਲ੍ਲੇਰਿਯਾਂ ਦੇ ਵਿਚ convert ਅਜੀਬ ਘਰ ਬਣ ਗਾਯ ਨੇ ਏਡੇ ਵਿਚ ਗਾਲ੍ਲੇਰਿਯਾਂ ਆਹ ਬਣਾ ਦਿਤਿਯਾਂ ਜਿਵੇਂ ਸੰਗ੍ਰਾਲ੍ਯਾਂ ਦੇ ਸੰਗ੍ਰਾਲ੍ਯ ਘਰ ਦੇ ਵਿਚ ਬਦਲ ਗਯਾ ਆਯ ਹਾਂਜੀ ਹਾਂਜੀ ਤੇ ਊ ਵੀ ਚਲੋ ਆਯ ਹੈ ਕੇ ਕੇ ਹੈ ਕੇ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

museum ਬਣ ਦਿਤੀ ਆ restaurant ਵੇਗਿਰਾ ਵਾਦਿਯ ਵਾਦਿਯ restaurant hotel ਹਮ

ਠੀਕ ਆਯ ਹਾਂ ਦੋ ਹਜ਼ਾਰ ਨੋ ਹਜ਼ਾਰ ਏਇਕ ਤਨ ਦੇ ਵਿਚ ਵਿਕਾਰੀਆ ਦੀ ਮੋਤ ਤੋਂ ਬਾਅਦ ਨੋ ਹਜ਼ਾਰ ਚੇ ਤੋ ਨੋ ਹਜ਼ਾਰ ਏਇਕ sorry ਉਨੀ ਸੋ ਏਕੀ ਦੇ ਵਿਚਕਾਰ ਬਨਾਯਾ ਗਯਾ ਸੀਗਾ ਠੀਕ ਆਯ ਹਾਂਜੀ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 ਤੇ ਏਡੇ ਕੇਹੰਡੀ ਉਪਰ ਬਿਲਕੁਲ ਤੇਰ੍ਰੇਸ ਦੇ ਉਪਰ ਨਾ ਏਇਕ ਫੋਟੋ ANGEL of the death ਹਾਂਜੀ ਹਾਂਜੀ ਹਾਂਜੀ ਬਾਨੀ ਹੋਣੀ ਆਯ ਏੰਗੇਲ ਓਫ ਥੇ ਦਾਥ ਜਿਨੋਂ ਕੇਹੰਡੀ ਆ ਹਾਂਜੀ ਤੇ ਆਯ ਬਾਰੀ ਚਮਕਦੀ ਆਯ ਜਿਦੋਂ ਮੋਸਮ ਦੇ ਮੁਤਾਬਿਕ਼ ਨਾ ਜਿਦਾਂ ਬਿਜਲੀ ਲਾਪਾਕਦੀ ਆਯ ਬੋਹਤ ਜਿਆਦਾ ਹਾਂਜੀ ਹਾਂਜੀ ਤਾਂ ਊ ਕੇਹੰਡੀ ਬਿਜਲੀ ਭੀ ਨਾ ਗਿਰੇ ਬੁਇਲ੍ਡਿੰਗ ਦੇ ਊਟੀ ਓਨਾਂ ਨੂ ਬਚਨ ਦੇ ਲੈ ਕੇਹੰਡੀ

ਹਾਂਜੀ ਹਾਂ ਤੇ ਈਯ ਕੇਹੰਡੀ ਜਦੋਂ ਮਤਲਬ ਕੇ ਵਿਕਟੋਰਿਆ ਦੀ ਜੇਰੀ ਮੂਰਤੀ ਆਯ ਓਨੁ ਵੀ ਨਾਸਾਬ ਕੀਤਾ ਗਯਾ ਸੀ ਹਾਂਜੀ ਅਠਾਈ ਸੂਚੀ ਨੂ ਹੈ ਨਾ ਹਾਂ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 ਅਠਾਈ ਸੂਚੀ ਅਠਾਰਾਂ ਸੋ ਤ੍ਰਾਂਵ੍ਯ ਨੂ ਕੀਤਾ ਗਯਾ ਸੀ ਡੋਰੀ ਵਿਸ੍ਹ੍ਵ ਯੋਉਧ ਹੋਯਾ ਸੀ ਨਾ ਓਦੋਂ ਬੁਮ੍ਬਾਰੀ ਹੋਈ ਕਾਫੀ ਜਾਈਦਾ ਓਦੋਂ ਬੋਹਤ ਨੁਕਸਾਨ ਪੋਹ੍ਨ੍ਚ੍ਯਾ ਹਰ ਜਗਾ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 ਆਯ ਜੇਰੀ ਇਨਾਂ ਨੂ ਕੇਹੰਡੀ ਸੀ ਇਨਾਂ ਨੂ ring ਵੀ ਸੀ ਨਾ ring ਪੈ ਮਹਾਰਾਨੀ ਨੂ ਬੋਹਤ ਕੁਛ ਤੁਸੀਂ ਖ ਦੋ ਹਾਂਜੀ ਹਾਂਜੀ ਕੇ ਸਾਪ ਵਾਂਗੂ ਸਿਲਾਈ ring ਜਿਨੂ ਕੇਹੰਡੀ ਆ ਤੇ ਓਦੇ ਨਾਲ ਈ ਦਫਨਾ ਦਿਤਾ ਗਯਾ ਸੀਗ ਆ ਤੇ ਓਦੇ ਨਾਲ ਈ ਦਫਨਾ ਦਿਤਾ ਗਯਾ ਸੀਗ

ਪ੍ਰਿੰਸ ਅਲ੍ਫੇਰਡ ਨੇ ring ਨੂ ਖੁਦ ਦੇਸਿਗਣ ਕੀਤਾ ਸੀਗਾ ਹਮ ਤੇ ਰਾਨੀ ਵਿਕਟੋਰਿਆ ਨੇ ਓਸਨੂ ਨੂ ਜਦੋਂ ਪੇਹ੍ਨ੍ਯ ਸੀਗਾ ਤਾਂ ਓਦੋਂ ਓਦਾ ਸਤਕਾਰ ਕੀਤਾ ਗਯਾ ਸੀਗਾ ਪਹਨੀ ਹੋਈ ਕੀ ਜਦੋਂ ਸਤਕਾਰ ਕੀਤਾ ਗਯਾ ਓਦੋਂ ਓਸਨੂ ਪਹਨ ਰਖ੍ਯਾ ਸੀ ਜਿਵੇਂ ਆਰਾਮ ਕਰਨ ਲੈ ਪਾਯਾ ਰਖ੍ਯਾ ਸੀਗਾ ਏਨੁ ਹਾਨਾ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 ਮਤਲਬ ਤ੍ਰੇਠ ਸਾਲ ਸੀਗਾ ਨਾ ਤ੍ਰੇਠ ਸਾਲ ਟੀ ਦੋ ਦਿਨ ਰਾਜ ਕੀਤਾ ਓਨਾਂ ਰਾਜ ਕੀਤਾ ਓਨਾਂ ਨੇ ਟੀ ਨੋ ਸੇਪ੍ਤੇਮ੍ਬੇਰ ਦੋ ਹਜ਼ਾਰ ਪੰਦਰਾਂ ਵਿਚ ਨੋ ਸੇਤੇਮ੍ਬੇਰ ਹਾਂਜੀ

ਟੀ ਨੂੰ ਟੀ ਦੋ ਹਜ਼ਾਰ ਪੰਦਰਾਂ ਹਨ ਜੀ ਜੇਰੀ ਏਡੀ ਪਰ੍ਪੋਤੀ ਸੀ ਏਲਿਜ਼ਾਬੇਥ ਟ੍ਵੋ ਓਨੁ ਪਾਯਾ ਮਤਲਬ ਓਦੇ ਦਵਾਰਾ ਪਰ ਕੀਤਾ ਗਯਾ ਆਚਾ ਆਚਾ ਨਾਲੀ ਇਹ ਜ਼ੀਰ ਕੀਨਾ ਆਯ ਆ ਕਾਫੀ ਮਤਲਬ ਕੀਨਾ ਪੁਰਾਣਾ ਸੀ ਓਨੇ ਓਨੇ ਸੇਵੇਨ ਹਾਨਾ ਏਇਕ ਸੋ ਸਤਰਾਂ ਸਾਲ ਹਾਂਜੀ ਏਇਕ ਸੋ ਸਤਰਾਂ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 ਕਾਫੀ ਮੂਰ੍ਤਿਯਾਂ ਸੀ ਵਿਚ ਕੇ

ਤਾ ਹੁਣ ਆ ਕਾ ਸੋਨਾ ਦੀ ਆ ਸੋਨਾ ਦੀ ਮੂਰਤੀ ਆ ਹਨ ਗੀ ਸਾਰੀ ਸੋਨਾ ਨਾਲ ਟਾਕੀ ਆ ਹਿਮਾਤਾ ਤਾ ਆ ਕਾ ਹਨ ਜੀ ਤਾ ਅੰਦਾ ਵਿਤਚ ਜਰਾ ਆ ਏਕ੍ਸ੍ਤੀਮਾਤੇ ਸ੍ਪੇਕਿਆਲ ਡੋਲਰ ਯਾ ਨਾ ਜੋ ਯਾ ਸੇਕ੍ਰੇਟ vectore ਦੁਨਿਯਾ ਦਾ ਸੁਬ ਤੋ ਵਾਦਾ ਮਤਲਬ ਸੁਬ ਤੋ ਵਾਦਾ ਟੈਲਰ ਆ ਜੋ ਕੁਛ ਖਾ ਰਹਾ ਨਾ ਅਸੀਂ ਸੰਗਾਰੀ ਫਾਸ਼ਿਓਂ ਵਸਲ ਤਕ ਕਰਦਾ ਆ ਆ ਦਾ ਨਾਲ ਵੀ ਪੁਰਸਕਾਰ ਵੀ ਕਰਦਾ ਆ ਕਾਫੀ ਚੀਜ਼ਾ ਅਥਾ ਸ਼ਾਮਿਲ ਕੀਤਿਆ ਗਯਾ ਨਾ.

ਤੇ ਓਸ ਤਨ ਬਾਅਦ ਜਿਦਾਂ ਮਤਲਬ ਆਯ ਅਕ੍ਪ੍ਰ੍ਯਾਂ ਦਾ ਵੀ ਜਾਨੀਆਂ ਜਾਂਦਾ ਆਯ ਨਾ ਹੈਂ ਨਾ ਭਾਈ ਸੋਹਣੇ ਸੋਹਣੇ contrasts ਕਿਨਿਯਾਂ ਏਹੋ ਬਿਲਕੁਲ ਬਿਲਕੁਲ

casual ਜੇਰਿਯਾੰ ਲਾ ਲੋ

ਤਾਬੂਤ ਵੀ ਸੀ ਜਿਦਾਂ ਏਨਾ ਦਾ ਕੇਹੰਡੀ

ਹਾਂਜੀ ਮਹਾਰਾਨੀ ਵਿਕਟੋਰਿਆ ਦਾ ਤੇ ਹਾਂਜੀ

ਹਾਂਜੀ ਊ ਵਾਲਾ ਵੀ ਸੰਭਾਲ ਕੇ ਰਖ੍ਯਾ ਹੋਯਾ ਜੋ ਕੇ ਮਤਲਬ ਹਾਂਜੀ ਕੇ ਏਇਕ ਯਾਦਗਾਰੀ ਚ ਆਯ ਨਾ ਹਾਂਜੀ ਟਾਕੀ ਪਰਿਵਾਰ ਦੋਸਤਾਂ ਦੀ ਯਾਦਗਾਰੀ ਯਾਦਗਾਰੀ ਨੂ ਸੰਭਾਲ ਕੇ ਰਖਣ ਲੈ ਖਯਾ ਗਯਾ ਸੀ ਏਨਾ ਨੂ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

ਪੀਰ ਊ ਅਸਲ ਦੇ ਵਿਚ ਮਤਲਬ ਜੇਰਾ ਮਾਰਕ ਮਾਰ੍ਲ੍ਬੇਲ ਹਨ ਸੰਗ ਮਾਰ ਮਾਰ ਦਾ ਹੇਗਾ marble ਦਾ ਹੇਗਾ ਊ ਹਾਂਜੀ

ਵੀ ਆਯ ਊ ਹੋ ਤੇ ਜੇਰੀ ਏਨਾ ਦੀ ਮੋਉਤ ਦੇ ਦੂੜ ਦੀ ਮੋਉਰਤੀ ਵੀ ਬਣਾਈ ਹੋਈ ਆ ਜੋ ਕੇ ਜਿਨੋ ਕੇ ਏੰਗੇ death ਹਯ ਜਾਂਦਾ USA ਦੇ ਲਾਕੇ ਵਿਯੂ ਕ਼ਾਬ੍ਰਾਸ੍ਤਾਨ ਦੇ ਵਿਚ ਹੇਗੀ ਆਯ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 ਹਾਂਜੀ ਇਨਾਂ ਦਾ ਤੂਤ ਆਯ ਜੇਰਾ ਊ ਮਹਾਰਾਨੀ ਵਿਕਟੋਰਿਆ ਟੀ ਪ੍ਰਿੰਸ ਅਲ੍ਵੇਰਡ ਦਾ ਜੇਰਾ ਅੰਤਿਮ ਆਰਾਮ ਖਾਨਾ ਯਾਨੀ ਕੇ ਸਹੀ ਕ਼ਾਬ੍ਰਾਂ ਦਾ ਮੁਖ ਬਹਾਲੀ ਦਾ ਕਾਮ ਸ਼ੁਰੂ ਹੋਯਾ ਸੀਗਾ ਤੇ ਓਸ ਤੋਂ ਬਾਅਦ ਏਨਾ ਨੇ ਮਕ਼ਬਰਾ ਜੇਰਾ house ਦੇ ਨੇਰੇ ਈ ਆ wind windsel cancer ਤੋਂ ਲਾਗ ਭਾਗ ਆਧਾ ਕਿਲੋ ਆਧਾ ਮਿਲੇ ਦਖਣ ਵਾਲ ਆ ਜੇਰਾ ਇਨਾਂ ਦਾ ਮਹਲ ਸੀ ਨਾ ਮਹਲ ਦੇ ਕੋਲ ਈ ਇਨਾਂ ਨੇ ਹਾਂਜੀ ਹਾਂਜੀ ਕ਼ਾਬ੍ਰਾਸ੍ਤਾਨ ਜੋ ਮਤਲਬ ਮੈਂ ਰਾਜੇ ਰਾਨਿਯਾਂ ਵਾਲਾ ਕੇਹ੍ਲੋ ਯਾਨ ਏਨਾ ਦਾ vipsਦਾ ਹੁੰਦਾ ਸੀ ਮੈਂ ਮਹਲ ਆਚਾ ਆਚਾ ਆਚਾ ਹਾਂ ਓਥੇ ਕੋਲ ਈ ਨਾਜ੍ਦੇਕ ਈ ਬਨਾਯਾ ਹੋਣਾ ਏਨਾ ਨੇ ਕ਼ਾਬ੍ਰਾਸ੍ਤਾਨ ਹਾਂ ਤੇ ਬਾਕ਼ੀ ਇਨਾਂ ਦੀ ਜੇਰੀ ਜਗਾ ਓਊ ਕੇਹ੍ਨ੍ਡੇ ਮਤਲਬ ਲਿਘ੍ਤਾਂ ਵੇਗਿਰਾ ਲਗਾ ਕੇ ਏਨਾ ਜਿਆਦਾ ਸੁੰਦਰ ਆ ਨਾ

ਬੋਹਤ ਵਾਦਿਯਾਂ look wise ਵੀ ਬੋਹਤ ਵਾਦਿਯ ਆਯ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 ਜਗਾ ਹਾਂ ਬਿਲਕੁਲ ਲੋਗ ਓਦੋਂ ਦੇਸਿਗਣ ਕਰਦੇ ਸੀ ਬੋਹਤ ਸੋਹਣੇ ਦੇਸਿਗਣ ਕਿਤੇ ਨੇ ਓਨਾਂ ਨੂ ਹੁਣ ਦੇ ਟੀਮੇ ਦੇ ਵਿਚ ਵੀ ਜੇਰੀ ਆ ਵੇਸ੍ਟ ਬੰਗਾਲ ਦੀ ਜੇਰੀ ਸਬ੍ਯ੍ਯਾ ਚਾਰਕ ਮੰਤ੍ਰਾਲ੍ਯ ਨੇ ਨਾ ਕੇ ਪਾਰ੍ਸ਼ਾਨ੍ਸੀ

ਆਯ ਵੀ ਇਨਾਂ ਦੀ ਜੋ ਬੁਇਲ੍ਡਿੰਗ ਆ ਤੇ ਬੋਆਰਡ ਓਫ ਤ੍ਰੁਸ੍ਟ੍ਰੀ ਦਵਾਰਾ ਨੇੰਤਰਾਂ ਕੀਤੀ ਗ ਹਾਂਜੀ ਹਾਂਜੀ ਬੋਆਰਡ ਓਫ ਤ੍ਰੇਆਸੁਰੀ ਵਲੋਂ ਕੀਤਾ ਜਾਂਦਾ ਆਯ ਸਾਰਾ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

ਤੇ ਮਹਾਰਾਨੀ ਵਿਕਟੋਰਿਆ memorial ਦੀ ਯੋਝਨਾ ਕਿੰਗ ਏਡਵਰ੍ਡ ਸੇਵੇਨ ਦਵਾਰਾ ਕੀਤੀ ਗਈ ਸੀ ਓੜੀ ਮਾਨ ਹਾਂਜੀ ਰਾਜਾ ਵਲੋਂ ਸ਼ਰਧਾਂਜਲੀ ਦੇ ਰੋਉਪ ਚ ਬਣਾਈ ਗਈ ਸੀ ਹਾਂਜੀ ਸ਼ਰਧਾਂਜਲੀ ਦਿਨ ਦੇ ਵਿਚ ਆਯ ਹੀ ਵੀ ਵੇਸ੍ਟ ਬਨਾਗਲ ਸੀੜੇ ਹੁਣ ਮਤਲਬ ਕੇ ਕੁਈਨ੍ਸ ਰੋਆਦ ਤੇ ਬਨਯ ਹੋਯਾ ਵਾ ਤੇ ਬੋਹਤ ਵਾਦੀ ਮੁਸੇਯਮ ਵੀ ਹੈ ਨਾ ਏਡੀ ਅੰਦਰ ਬਨੀ ਹੋਆਯ ਦੋ ਤੀਨ ਮੁਸੇਯਮ ਵੀ ਬਣਾ ਰਾਖੇ ਨੇ ਆਚਾ ਆਚਾ ਮਤਲਬ ਕੇ ਗਾਲ੍ਲੇਰਿਯਾਂ ਨੇਗਿਯਾਂ ਤੇ ਬਾਕ਼ੀ ਮੁਸੇਯਮ ਨਹੀ ਬਣੇ ਹੋਉਯ ਆਚਾ ਆਚਾ ਆਯ ਵਾਦਿ ਬਾਸ ਆਯ ਆ ਅਗਰ tourist ਪ੍ਲਾਕੇ ਬਣ ਰਾਖੀ ਆ ਪੋਰੀ ਅਗਰ ਕਿਸੇ ਨੇ ਜਾਣਾ ਵੀ ਹੋਵੀ ਨਾ ਕੇ ਹਿਸ੍ਟੋਰਿਕਲ ਪ੍ਲਾਕੇ ਆ ਮਤਲਬ ਦੇਖਣ ਵਾਸ੍ਟੀ

ਆਹ ਆਹ ਆਹ ਮਤਲਬ ਜਾ ਸਕਦੇ ਆਂ ਆਪਾਂ ਵੀ ਹਾਨਾ ਹਾਂ ਹਾਂ historical ਪ੍ਲਾਕੇ ਆ ਨਾ ਪੋਰੀ ਤੇ ਆਪਾਂ ਦੇਖ ਸਕਦੇ ਆਂ ਦੇਖੋ ਹਾਂਜੀ ਹੁਣ ਵੇਸੇ ਵੀ ਤੁਸੀਂ ਜਲਦੀ ਜਾ ਕੇ ਮਤਲਬ ਦੋ ਤੀਨ ਦਿਨ ਦਾ ਤਾਵਾਦਾ ਟੋਉਰ ਹੋਆਯ ਗਾ ਰੇਸ੍ਤ੍ਰੂਮ ਵਾਲ ਦਾ

ਤੁਸੀਂ ਏਥੇ ਕੇ ਜਿਦਾਂ ਮੂਰਤੀ ਵੇਗਿਰਾ ਬਨਿਯਾਂ ਪੁਰਾਨਿਯਾਂ ਮੂਰ੍ਤਿਯਾਂ ਨੇ ਤੇ ਊ ਦੇਖਣ ਦਾ ਮੋਕਾ ਮਿਲੇ ਗਾ ਤਾਣੁ ਓਥੇ ਜਾ ਕੇ ਹਾਂਜੀ ਕਾਫੀ ਸੋਹ੍ਨਿਯਾਂ ਸੋਹ੍ਨਿਯਾਂ ਬਨਿਯਾਂ ਨੇ architecture ਹਾਂ ਮਤਲਬ ਦੇਖਣ ਨੂ ਨਾਲੇ ਸਮਝਾਂ ਨੂ ਕਾਫੀ ਚੀਜ਼ਾਂ ਮਿਲਣ ਗਿਯਾਂ ਵੇਖ ਕੇ ਈ ਮਤਲਬ ਕਾਫੀ ਚੀਜ਼ਾਂ ਏਦਾਂ ਡਿਯਨ ਬਨਿਯਾਂ ਜੋ ਸਾਨੂ ਜੋ ਕੇ ਸਾਨੂ ਪਤਾ ਨਹੀ ਕੁਛ ਚੀਜ਼ਾਂ ਦਾ ਕੇ ਏਦਾਂ ਡਿਯਨ building ਹਾਂਜੀ ਜੋ ਮਤਲਬ ਓਨਾਨਾ ਦੀ look wis ਕਿਦਾਂ ਬਨਯ ਹੋਯਾ ਆਯ ਕ਼ਾਬ੍ਰਾਸ੍ਤਾਨ ਕਿਦਾਂ ਦੇ ਨੇ ਹੇਨਾ ਊ ਆਪਾਂ ਦੇਖ ਸਕਦੇ ਆਂ ਓਧਰ ਜਾ ਕੇ ਬਣੇ ਹੋਆਯ ਆਪਾਂ ਨੂ ਦੇਖਣ ਨੂ ਮਿਲਣ ਗੇ ਹਾਂਜੀ ਹਾਂਜੀ ਕੋਈ ਨਾਈ ਆਪਾਂ ਵੀ ਜਵਾਨ ਗੇ ਫੇਰ ਹਾਂ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਆਯ ਫੇਰ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 ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਅਤੇ ਮੇਰਾ ਪਿੰਡ ਕੁੰਬੜਾ ਹੈ ਜੋ ਕਿ ਜਿਲ੍ਹਾ SAS ਨਗਰ ਮੁਹਾਲੀ ਵਿਖੇ ਪੈਂਦਾ ਹੈ ਅੱਜ ਮੈਂ ਤੁਹਾਨੂੰ ਦੇਸ਼ ਪਿਆਰ ਬਾਰੇ, ਕੁੱਝ ਗੱਲਾਂ ਦੱਸਣ ਜਾ ਰਿਹਾ ਹਾਂ ਦੇਸ਼ ਪਿਆਰ ਦੇ ਅਰਥ ਦੇਸ਼ ਪਿਆਰ ਦਾ ਅਰਥ ਹੈ,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 ਕੰਮ ਕਰਨਾ ਹੈ, ਦੇਸ਼ ਦੀਆਂ ਲੋੜਾਂ ਵੱਲ ਧਿਆਨ ਦੇਣਾ ਅਤੇ ਲੋੜ ਪੈਣ ਉੱਤੇ ਦੇਸ਼ ਦੀਆਂ ਲੋੜਾਂ ਉੱਤੇ ਦੇਸ਼ ਆਪਣਾ ਤਨ, ਮਨ, ਧਨ ਕੁਰਬਾਨ ਕਰ ਦੇਣਾ। ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ ਵਿਅਕਤੀ ਦੇਸ਼ ਦੀ ਮਿੱਟੀ ਦੇ ਕਿਣਕੇ ਕਿਣਕੇ ਨੂੰ ਸ਼ਾਹੀ ਮਹਿਲਾਂ ਨਾਲੋਂ ਹੱਦੋਂ ਵੱਧ ਪਿਆਰ, ਉਸ ਲਈ ਹਰ ਪ੍ਰਕਾਰ ਕੁਰਬਾਨੀ ਕਰਨ ਲਈ ਤਿਆਰ ਰਹਿੰਦਾ ਹੈ, ਕੁਦਰਤੀ ਜਜ਼ਬਾ ਆਪਣੀ ਮਾਤ ਭੂਮੀ ਜਾਂ ਆਪਣੇ ਦੇਸ਼ ਨਾਲ ਪਿਆਰ ਦਾ ਜਜ਼ਬਾ ਕੇਵਲ ਮਨੁੱਖਾਂ ਵਿੱਚ ਹੀ ਨਹੀਂ ਸਗੋਂ ਜੀਵ-ਜੰਤੂਆਂ ਵਿੱਚ ਵੀ ਹੈ ਜਿੱਥੇ ਕੋਈ ਜੀਵ-ਜੰਤੂ ਰਹਿੰਦਾ ਹੈ, ਜਿੱਥੇ ਦੇ ਆਲੇ ਦੁਆਲੇ ਵਿੱਚ ਉਹ ਭੋਜਨ ਖਾਂਦੇ ਅਤੇ ਖਾਣਾ-ਪੀਣਾ ਅਤੇ ਜਿੱਥੇ ਉਹ ਘਰ ਬਣਾ ਕੇ ਰਹਿੰਦੇ ਹੈ ਉਸ ਜਗ੍ਹਾ ਨਾਲ ਉਸਦੀ ਕੁਦਰਤੀ ਤੌਰ 'ਤੇ ਪਿਆਰ ਹੁੰਦਾ ਹੈ,

ਜਿਸ ਦੀ ਦੁੱਧ ਪੀ ਕੇ ਅਸੀਂ ਅੰਨ੍ਹ ਖਾ ਖਾ ਪਲੇ ਹਾਂ ਉਸਨੂੰ ਅਸੀਂ ਸੁਭਾਵਕ ਹੀ ਪਿਆਰ ਕਰਦੇ ਹਾਂ ਜਿਸ ਤਰ੍ਹਾਂ ਇਨਸਾਨ ਵਿੱਚ ਦੇਸ਼ ਪਿਆਰ ਦਾ ਜਜ਼ਬਾ ਨਹੀਂ ਹੈ, ਉਹ ਗੱਦਾਰ, ਅਣਖਹੀਣ ਅਤੇ ਮੁਰਦਾ ਹੈ ਦੇਸ਼ ਦੀ ਹਾਲਤ ਸਾਡਾ ਜੀਵਨ ਉੱਤੇ ਅਸਰ ਪਾਉਂਦੀ ਹੈ ਸਾਡੇ ਦੇਸ਼ ਦੀ ਹਾਲਤ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ, ਜੇਕਰ ਸਾਡਾ ਦੇਸ਼ ਖੁਸ਼ਹਾਲ ਹੈ ਤਾਂ ਅਸੀਂ ਖੁਸ਼ਹਾਲ ਹੁੰਦੇ ਹਾਂ ਜਿਵੇਂ ਕਿ ਜੇਕਰ ਸਾਡਾ ਦੇਸ਼ ਸੰਕਟ ਵਿੱਚ ਹੈ ਤਾਂ ਅਸੀਂ ਪਹਿਲਾਂ ਸੰਕਟ ਵਿੱਚ ਹੁੰਦੇ ਹਾਂ ਸਾਡਾ ਦੁੱਖ-ਸੁੱਖ, ਖੁਸ਼ੀ-ਗਮੀ ਅਤੇ ਕੁੱਝ ਦੇਸ਼ ਨਾਲ ਹੀ ਬੱਝਾ ਹੋਇਆ ਹੈ ਇਸ ਲਈ ਹਰ ਦੇਸ਼ ਵਾਸੀ ਲਈ ਦੇਸ਼ ਪਿਆਰ ਵਿੱਚ ਇੱਕ ਜ਼ਰੂਰੀ ਚੀਜ਼ ਹੈ ਦੇਸ਼ ਨੂੰ ਪਿਆਰ ਕਰਨਾ ਮਨੁੱਖਾਂ ਦਾ ਨਿੱਜੀ ਕਰਤੱਵ ਹੈ ਅਤੇ ਇਸ ਵਿੱਚ ਉਸਦੇ ਪਰਿਵਾਰ ਦਾ ਭਲਾ ਹੈ, ਉਸਦੀ ਸੰਪਤੀ ਦਾ ਬਚਾਅ ਹੈ, ਦੇਸ਼ ਭਗਤੀ ਦੀ ਲੋੜ ਜਿਸ ਸ~ ਜਿਸ ਦੇਸ਼ ਦੇ ਲੋਕਾਂ ਵਿੱਚ ਦੇਸ਼ ਪਿਆਰ ਨਹੀਂ ਹੈ ਉਹ ਹਮੇਸ਼ਾ ਜ਼ੰਜੀਰਾਂ ਵਿੱਚ ਹੀ ਜਕੜੇ ਰਹਿੰਦੇ ਹਨ ਅਤੇ ਗੁਲਾਮੀ, ਰਾਜਨੀਤੀ ਵੀ ਹੋ ਸਕਦੀ ਹੈ,

ਦੇਸ਼ ਪਿਆਰ ਦੇ ਜ਼ਜਬੇ ਨੂੰ ਹੀ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਹਿੰਦੂਆਂ ਨੂੰ ਆਜ਼ਾਦ ਕਰਵਾਇਆ ਸੀ, ਸੈਕੜੇ ਹਿੰਦੂਆਂ ਨੇ ਹੱਸ-ਹੱਸ ਕੇ ਦੀਆਂ ਕੈਦ ਭਗਤੀਆਂ, ਫਾਂਸੀਆਂ, ਛੁੱਟੀਆਂ ਅਤੇ ਦੁੱਖ ਸਹਾਰੇ। ਦੇਸ਼ ਭਗਤੀ ਦੀ ਭਾਵਨਾ ਬਿਨਾਂ ਕੌਮ ਦੇ ਵਿੱਚ ਆਪਣੇ ਦੇਸ਼ ਦੀ ਨਹੀਂ ਕਰ ਸਕੇ ਭਾਰਤ ਦਾ ਦੇਸ਼ ਭਗਤਾਂ ਦੇ ਕਾਰਨਾਮਿਆਂ ਨਾਲ ਭਰਪੂਰ ਇਤਿਹਾਸ ਹੈ ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ। ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕੀਤਾ ਤਾਂ ਉਸ ਸਮੇਂ ਨਾਨਕ ਦੇਵ ਜੀ ਨੇ ਬਾਬਰ ਫੌਜ ਕਰ ਗਏ ਲੁੱਟ-ਖਸੁੱਟ ਅਤੇ ਇਸ਼ਤਰੀਆਂ ਦੀ ਬੇ-ਪਤੀ ਨਾਲ ਵਿਰੁੱਧ ਕਰੜੀ ਆਵਾਜ਼ ਉਠਾਈ ਇਸਦੇ ਵਿੱਚ, ਰੱਬ ਕੋਲ ਰੋਸ 'ਚ ਪ੍ਰਗਟ ਕੀਤਾ ਹੈ ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਦੇਸ਼ ਪਿਆਰ ਦੇ ਜ਼ਜਬੇ ਅਧੀਨ ਭਾਰਤੀ ਕੌਮੀ ਅਤੇ ਧਰਮ ਦੀ ਰੱਖਿਆ ਲਈ ਹਕੂਮਤ ਜਬਰ ਜਿੱਥੇ ਹੋਏ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜਾਬਰ ਹਕੂਮਤ ਜਬਰ ਤੋਂ ਬਚਾਉਣ ਲਈ ਆਪਣੇ ਮਾਤਾ ਪਿਤਾ ਕੁਰਬਾਨੀ ਦਿੱਤੀ ਖਾਲਸਾ ਪੰਥ ਦੀ ਸਾਜਨਾ ਕੀਤੀ ਆਪਣੇ ਬੱਚੇ ਸ਼ਹੀਦ ਕਰਵਾਏ ਅਤੇ ਹੋਰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਦਿੱਤੀਆਂ। ਕਸ਼ਟ ਸਹੇ ਇਸੇ ਪ੍ਰਕਾਰ ਹੀ ਰਾਣਾ ਪ੍ਰਤਾਪ ਅਤੇ ਸ਼ਿਵਾਜੀ ਦੀ ਦੇ ਮੁਗਲ ਸ਼ਾਸਕ ਵਿਰੁੱਧ ਕੁਰਬਾਨੀਆਂ ਭਰੇ ਘੋਰ ਦੇਸ਼ ਪਿਆਰ ਦੀਆਂ ਜਿਉਂਦੀਆਂ ਜਾਗਦੀਆਂ ਉਦਾਹਰਨਾਂ ਹਨ। ਦੇਸ਼ ਦੀ ਆਜ਼ਾਦੀ, ਪਹਿਲਾਂ ਹੀ ਅਠਾਰਾਂ ਸੌ ਸਤਵੰਜ਼ਾ ਵਿੱਚ ਅੰਗਰੇਜ਼ ਸਾਮਰਾਜ ਵਿਰੁੱਧ ਆਜ਼ਾਦੀ ਦੀ ਪਹਿਲੀ ਲਹਿਰਾਂ ਉੱਠੀ ਜਿਸ ਵਿੱਚ ਦੇਸ਼ ਦੇ ਫੌਜ਼ੀ ਸਿਪਾਹੀ ਉਨ੍ਹਾਂ ਦੇ ਆਗੂਆਂ ਬਹਾਦਰ ਜ਼ਫਰ, ਰਾਣੀ ਟੋਪੇ ਅਤੇ ਨਾਨਾ ਸਾਹਿਬ ਆਦਿ ਨੇ ਦੇਸ਼ ਦੇ ਪਿਆਰ ਵਿੱਚ ਰੰਗ ਹੋ ਕੇ ਸੰਘਰਸ਼ ਕੀਤਾ ਉਨ੍ਹਾਂ ਦੀਆਂ ਕੁਰਬਾਨੀਆਂ ਨੇ ਇਕ ਵਾਰ ਅੰਗਰੇਜ਼ਾਂ ਨੂੰ ਹੱਥਾਂ ਪੈਰਾਂ ਪਾ ਦਿੱਤੀ ਦੇਸ਼ ਵਿੱਚ ਅੰਗਰੇਜ਼ ਦੀ ਗੁਲਾਮੀ ਵਿਰੁੱਧ ਘੋਲ-ਇਸ ਤੋਂ ਮਗਰੋਂ

ਅਠਾਰਾਂ ਸੌ ਪਚਾਸੀ ਈਸਵੀ ਤੋਂ ਮਗਰੋਂ ਕਾਂਗਰਸ ਪਾਰਟੀ ਨੇ ਮਹਾਤਮਾ ਗਾਂਧੀ ਜੀ ਤੇ ਜਵਾਹਰ ਲਾਲ ਨਹਿਰੂ ਅਗਵਾਈ ਹੇਠ ਭਾਰਤ ਨੂੰ ਅੰਗਰੇਜ਼ਾਂ ਦੇ ਪੰਜੇ ਵਿਚੋਂ ਛੁਡਾਉਣ ਲਈ ਭਾਰੀ ਹਿੱਸਾ ਪਾਇਆ।

ਫ਼ੌਜ ਦੇ ਸੰਭਾਸ਼ ਚੰਦਰ ਬੋਸ ਵਰਗੇ ਮਹਾਨ ਯੋਧਿਆਂ ਨੇ ਦੇਸ਼-ਭਗਤੀ ਦੇ ਜ਼ਜਬੇ ਅਧੀਨ ਦੇਸ਼ ਦੀ ਅਜ਼ਾਦੀ ਦਾ ਇਤਿਹਾਸ ਬਿਗਲ ਕੀਤਾ ਪੰਦਰਾਂ ਅਗਸਤ, ਉੱਨੀ ਸੌ ਸੰਤਾਲੀ ਨੂੰ ਆਪਣੇ ਗੁਲਾਮ ਦੇਸ਼ ਅੰਗਰੇਜ਼ਾਂ ਦੇ ਪੰਜੇ ਵਿੱਚੋਂ ਛੁਡਾ ਲਿਆ। ਇਨ੍ਹਾਂ ਦੇਸ਼-ਭਗਤਾਂ ਨੇ ਦੇਸ਼ ਦੀ ਆਜ਼ਾਦੀ ਦਾ ਘੋਲ ਘੁਲਦਿਆਂ ਆਪਣੀਆਂ ਜਾਨਾਂ ਦਾ ਦੀ ਪ੍ਰਵਾਹ ਨਹੀਂ ਕੀਤੀ ਇਨ੍ਹਾਂ ਦੇ ਕੁਰਬਾਨੀਆਂ ਕਰਨ ਨਾਲ ਆਜ਼ਾਦ ਦੇਸ਼ ਵਿਚ ਰਹਿ ਰਹੇ ਹਨ ਅਜ਼ਾਦ ਭਾਰਤ ਵਿਚ ਦੇਸ਼-ਭਗਤ ਅੱਜ ਹਿੰਦੂਸਤਾਨ ਆਜ਼ਾਦ ਹੋ ਚੁੱਕਾ ਹੈ, ਇਸ ਵਿਚ ਲੋਕ-ਰਾਜ ਸਮਾਪਤ ਹੋਇਆ ਹੈ ਹੁਣ ਭਾਰਤ ਵਿਚ ਲੋਕ-ਰਾਜ ਦੀਆਂ ਨੀਂਹਾਂ ਨੂੰ ਮਜ਼ਬੂਤ ਰੱਖਣ ਲਈ, ਜਿੱਥੇ ਲੋਕ ਨੇ ਵੈਰੀ ਚੀਨ ਅਤੇ ਪਾਕਿਸਤਾਨ ਦੇ ਦੰਦ ਭੰਨਣ ਲਈ ਤਿਆਰ ਰਹਿਣਾ ਚਾਹੀਦਾ ਹੈ ਉੱਥੇ ਸਮਾਜਿਕ ਅਤੇ ਆਰਥਿਕ ਉੱਨਤੀ ਕਰਨ ਲਈ ਉੱਦਮ ਕਰਨ ਦੀ ਲੋੜ ਹੈ ਦੇਸ਼ ਵਿੱਚੋਂ ਭੁੱਖ, ਨੰਗ, ਮਹਿੰਗਾਈ, ਬੇਕਾਰੀ, ਮੰਦਹਾਲੀ corruption ਵੱਧਦੀ ਹੋਈ ਆਬਾਦੀ, ਅੰਨ੍ਹ ਦੀ ਬੁੜ, ਅਨਪੜਤਾ ਅਤੇ ਫ਼ਿਰਕਾਪ੍ਰਸਤੀ ਲਈ ਘੋਲ ਅਤੇ ਮਿਹਨਤ ਕਰਨ ਦੀ ਲੋੜ ਹੈ, ਇਹ ਘੋਲ ਕਰਨਾ ਹੀ ਭਗਤੀ ਹੈ ਸਾਡੀ ਅਜਾਦੀ ਦਾ ਕੁਰਬਾਨੀਆਂ ਨਾਲ ਭਰਿਆ ਇਤਿਹਾਸ ਸਾਨੂੰ ਇਹੋ ਹੀ ਸਬਕ ਸਿਖਾ ਦਿੰਦਾ ਹੈ ਕਿ ਸਾਨੂੰ ਇਸ ਵਿੱਚ ਭੁੱਖ-ਨੰਗ ਗਰੀਬੀ ਅਤੇ ਭ੍ਰਿਸ਼ਟਾਚਾਰ ਵਰਗੀਆਂ ਲਾਹਨਤਾਂ ਦਾ ਖ਼ਾਤਮਾ ਕਰਨ ਲਈ ਅਜਿਹਾ ਹੀ ਘੋਲ ਕਰਨਾ ਦਾ ਹੈ, ਜਿਸ ਦੇ ਗੁਲਾਮੀ ਦੀ ਜ਼ੰਜੀਰਾਂ ਨੂੰ ਤੋੜ ਦਿੱਤਾ ਅੰਤਰ-ਰਾਸ਼ਟਰਵਾਦ ਪਰ ਅਤੇ ਜ਼ਮਾਨੇ ਵਿੱਚ ਦੇਸ਼-ਭਗਤਾਂ ਨੂੰ ਤੰਗ-ਦਿੱਲੀ ਸਮਝਾਇਆ ਇਸ ਦੇ ਛੇ ਸੰਸਾਰ ਵਿੱਚ ਅੰਤਰ-ਰਾਸ਼ਟਰਵਾਦ ਵੱਲ ਵਧਣਾ ਅਤੇ ਵਿਚਾਰ ਫਲ-ਫੁੱਲ ਰਹੇ ਹਨ ਕਿਉਂਕਿ ਅੱਜ-ਕੱਲ੍ਹ ਇਹ ਅਨੁਭਵ ਕੀਤਾ ਜਾ ਰਿਹਾ ਹੈ ਕਿ ਭਗਤੀ ਦੇ ਅੰਨ੍ਹੇ ਜਜ਼ਬੇ ਅਧੀਨ ਮਨੁੱਖ ਦੂਜੇ ਦੇਸ਼ਾਂ ਦੇ ਲੋਕਾਂ ਨੂੰ ਗੁਲਾਮ ਕਰਨ ਉਨ੍ਹਾਂ ਨੂੰ ਘਟੀਆ ਸਮਝਦਾ ਹੈ, ਮਰਨ ਸੰਕੋਚ ਨਹੀਂ ਕਰਦੇ।

ਜਿਵੇਂ ਕਿ ਹੁਣ ਸਾਨੂੰ ਪਤਾ ਹੀ ਹੈ ਜਿਵੇਂ ਕਿ ਅਮਰੀਕਾ ਦੇ ਵਿੱਚ ਫ਼ੌਜੀਆਂ ਨੂੰ ਲੋੜਵੰਦਾਂ ਨਾਲ ਰਿਹਾ ਅਜਿਹੀ ਦੇਸ਼-ਭਗਤੀ ਨੂੰ ਗੁਨਾਹ ਅਤੇ ਪਾਪਾਂ ਆਖਣਾ ਚਾਹੀਦਾ ਕੀਤਾ। ਜ਼ਰੂਰੀ ਚੀਜ਼ਾਂ ਵੀ ਦੇਸ਼-ਭਗਤੀ ਨੂੰ ਮਨੁੱਖਾਂ ਲਈ ਇੱਕ ਬਹੁਤ ਜ਼ਰੂਰੀ ਖ਼ਾਸ ਲੋੜਵੰਦਾ ਵਸਤੂ ਹੈ, ਇਸ ਦੇ ਹੋਣ ਨਾਲ ਹੀ ਦੇਸ਼ ਹਰ ਪੱਖ ਤੇ ਤਰੱਕੀ ਕਰ ਸਕਦਾ ਹੈ ਇਸ ਦੀ ਰੱਖਿਆ ਕਰ ਸਕਦਾ ਹੈ ਰੇਖ-ਰੂਪਾ, ਭੂਮਿਕਾ ਦੇਸ਼ ਦੀ ਖਿੱਚ, ਭਾਰਤੀ ਇਤਿਹਾਸ ਦੇ ਦੇਸ਼ ਪਿਆਰ ਦੇ ਪਿਆਰ ਦਾ ਦੇਸ਼ ਭਗਤਾਂ ਦੀਆਂ ਉਦਾਹਰਨ, ਵਿਦੇਸ਼ਾਂ ਵਿੱਚ ਦੇਸ਼ ਪਿਆਰ ਦੀ ਉਦਾਹਰਨ ਆਜ਼ਾਦ ਵਿੱਚ ਦੇਸ਼ ਪਿਆਰ, ਸਾਰ-ਅੰਸ਼ ਹਨ, ਦੇਸ਼ ਪਿਆਰ ਦਾ ਅਰਥ ਹੈ ਕਿ ਆਪਣੇ ਦੇਸ਼ ਦੇ ਲੋਕਾਂ, ਦੇਸ਼ ਦੀ ਮਿੱਟੀ, ਪਹਾੜਾਂ, ਦਰਿਆਵਾਂ, ਸੱਭਿਆਚਾਰਾਂ ਦੇ ਮਾਂ ਬੋਲੀ ਨੂੰ ਪਿਆਰ ਕਰਨ, ਦੇਸ਼ ਦੀ ਉੱਨਤੀ ਅਤੇ ਖੁਸ਼ਹਾਲੀ ਲਈ ਕੰਮ ਕਰਨਾ ਹੈ, ਕੋਈ ਅਜਿਹਾ ਕੰਮ ਨਾ ਕਰਨਾ, ਜਿਸ ਨਾਲ ਦੇਸ਼ ਨੂੰ ਹਾਨੀ ਹੋਵੇ ਦੇਸ਼ ਪਿਆਰ ਦੇ ਰੰਗ ਵਿੱਚ ਰੰਗਿਆ ਹੋਇਆ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 ਪਸ਼ੂ-ਪੰਛੀ, ਪੰਛੀ ਖੁਰਾਕ ਦੀ ਭਾਲ ਵਿੱਚ ਸੈਂਕੜੇ ਮੀਲ ਦੂਰ ਨਿਕਲ ਜਾਂਦੇ ਹਨ ਪਰ ਸ਼ਾਮ ਨੂੰ ਉਹ ਆਪਣੇ ਆਲ੍ਹਣਿਆਂ ਵਿੱਚ ਜਾ ਕੇ ਵਾਪਸ ਆਉਂਦੇ ਹਨ, ਬਾਹਰ ਚਰਨ ਪਏ ਪਸ਼ੂ ਵੀ ਸ਼ਾਮ ਨੂੰ ਆ ਕੇ ਕਿੱਲਿਆਂ 'ਤੇ ਪਹੁੰਚ ਜਾਂਦੇ ਹਨ। ਕਿਸੇ ਨੇ ਠੀਕ ਹੀ ਕਿਹਾ ਹੈ ਸਾਡੇ ਦੇਸ਼ ਵਿੱਚ ਹਾਲਤ ਦਾ ਸਾਡੇ ਜੀਵਨ ਉੱਪਰ ਡੂੰਘਾ ਅਸਰ ਪੈਂਦਾ ਹੈ ਜੇ ਸਾਡਾ ਦੇਸ਼ ਖੁਸ਼ਹਾਲ ਹੋਵੇ ਤਾਂ ਅਸੀਂ ਖੁਸ਼ਹਾਲ ਹੀ ਹੁੰਦੇ ਹਾਂ, ਜੇਕਰ ਸਾਡਾ ਦੇਸ਼ ਸੰਕਟ ਵਿੱਚ ਹੋਵੇ ਤਾਂ ਅਸੀਂ ਸੰਕਟ ਵਿੱਚ ਹੀ ਪੈ ਜਾਂਦੇ ਹਾਂ।

ਦੇ ਵਿੱਚ ਬਾਬਰ, ਜਦੋਂ ਬਾਬਰ ਨੇ ਭਾਰਤ ਉੱਤੇ ਹਮਲਾ ਕਰਕੇ ਲੁੱਟ-ਖਸੁੱਟ ਕੀਤੀ, ਇਸਤਰੀਆਂ 'ਤੇ ਜ਼ੁਲਮ ਕੀਤੇ, ਗੁਰੂ ਨਾਨਕ ਦੇਵ ਉਸ ਦੇ ਵਿਰੁੱਧ ਰੱਬ ਕੋਲ ਰੋਸ ਪ੍ਰਗਟ ਕੀਤੇ ਗੁਰੂ ਅਰਜਨ ਦੇਵ ਜੀ ਨੇ ਅਤੇ ਗੁਰੂ ਤੇਗ ਬਹਾਦਰ ਜੀ ਦੇਸ਼ ਦੇ ਜਜ਼ਬੇ ਅਧੀਨ ਖਿੜੇ ਕੁਰਬਾਨੀਆਂ ਦਿੱਤੀਆਂ, ਗੁਰੂ ਗੋਬਿੰਦ ਸਿੰਘ ਜੀ ਨੇ ਭਾਰਤੀ ਕੌਮ ਨੂੰ ਜ਼ੁਲਮ ਬਚਾਉਣ ਲਈ ਮਾਤਾ-ਪਿਤਾ ਦੇ ਬੱਚਿਆਂ ਦੀ ਕੁਰਬਾਨੀਆਂ ਦਿੱਤੀਆਂ।

ਮਹਾਰਾਜਾ ਰਣਜੀਤ ਸਿੰਘ, ਪ੍ਰਤਾਪ, ਸ਼ਿਵਾ ਜੀ ਮਰਾਠਾ, ਬੰਦਾ ਬਹਾਦਰ ਦੇਸ਼ ਦੀਆਂ ਪਿਆਰ ਦੀਆਂ ਜਾਗਦੀਆਂ ਉਦਾਹਰਨਾਂ ਹਨ ਦੇਸ਼ ਦੇ ਪਿਆਰ ਦਾ ਨਸ਼ਾ, ਸਿਪਾਹੀਆਂ ਵਿੱਚ ਤਾਂ ਦੇਸ਼ ਦੇ ਪਿਆਰ ਦਾ ਨਸ਼ਾ ਬਾਕੀ ਕਿਸਮ ਦਾ ਵਿੱਚ ਵੇਖਣ ਦਾ ਮਿਲਦਾ ਹੈ।

ਹਨ ਜੀ ਸਾਸਰੀਕਾਲ

ਆਏ ਦੱਸੋ ਪੰਜਾਬ ਦੇ ਇਤਿਹਾਸ ਇਤਿਹਾਸ ਬਾਰੇ ਗੱਲ ਕਰਨੀ ਸੀ ਇਨ੍ਹਾਂ ਜੋ ਜੋ ਮੈਨੂੰ ਪਤਾ ਮੇਂ ਦੱਸਦੀ ਆਂ ਜੋ ਤੁਵਾਂਨੂੰ ਪਤਾ ਉਹ ਤੁਸੀ ਦੱਸੋ ਹਨ ਜੀ ਜ਼ਰੂਰ ਪੁਛੋ ਪੰਜਾਬ ਦੇ ਇਤਿਹਾਸਿਕ ਬਾਰੇ ਤੁਸੀ ਕਿ ਜਾਂਦੇ ਹੋ ਪੰਜਾਬ ਪੰਜ ਨਦੀਆ ਦੀ ਧਰਤੀ ਹੈ ਇਤਿਹਾਸਿਕ ਪੰਜਾਬ ਵਿਚ ਬੋਹਤ ਸੰਥਾਂ ਹੁਣ ਜਿਨ੍ਹਾਂ ਨੂੰ ਜ਼ਰੂਰ ਦੇਖਣਾ ਚਾਹੀਏ ਦਾ ਅਸੀ ਅਜਿਹੇ ਸਥਾਨਾਂ ਬਾਰੇ ਦੱਸ ਰਹੇ ਹਾਂ ਜਿਸ ਨੂੰ ਦੇਖਣ ਲਈ ਤੁਹਾਨੂੰ ਜ਼ਰੂਰ ਜਾਣਕਾਰੀ ਹਰਮਿੰਦਰ ਸਥਾਨ ਦੇ ਦਰਬਾਰ ਸਾਹਿਬ ਜਿਸਨੂੰ ਭਾਰਤ ਦੇ ਕਰਤਾਰ ਸਾਹਿਬ ਦੇ ਨਾਲ ਭੀ ਜਾਣਿਆ ਜਾਂਦਾ ਹੈ ਭਾਰਤ ਦੇ ਸੂਬੇ ਪੰਜਾਬ ਦੇ ਸ਼ਹਿਰ ਅੰਮ੍ਰਿਤਸਰ ਦੇ ਵਿਚ ਹੈ ਆਏ ਹੈ ਗੁਰੂਦਵਾਰਾ ਸਬ ਤੋਂ ਇਸ ਤੇ ਇੰਦਰ ਨੂੰ ਸ਼ਾਂਤ ਕਰਦਾ ਹੈ ਤੇ ਤੁਵਾਂਨੂੰ ਸ਼ਾਂਤੀ ਵਿਚ ਰੱਖਦਾ ਹੈ ਜੱਲਿਆ ਵਾਕ ਭਾਗ ਦੇ ਬਾਰੇ ਤੁਸੀ ਕਿ ਜਾਂਦੇ ਹੋ ਜਲਿਆਂਵਾਲਾ ਬਾਗ ਆਏ ਹੈ ਅਸਥਾਨ ਤੇ ਬੋਹਤ ਮਹਿਤਪੂਨ ਹੈ

ਜਿਨ੍ਹਾਂ ਦੀ ਇਸ ਜਹਾਨ ਤੇ ਜਲ੍ਹਿਆਂਵਾਲੇ ਬਾਗ਼ ਦੇ ਟੱਪਣੇ ਮਾਰੇ ਗਏ ਹੁਣ ਜੋ ਬ੍ਰਿਟਿਸ਼ ਅਸ਼ਸ਼ਾਂ ਦੇ ਦੂਰਾਂ ਹੋਇਆ ਸੀ ਗਏ ਵਾਘਾ ਬਾਰਡਰ ਇਕ ਕੋਮ ਕਰਿ ਸਰਹੰਦ ਹੈ ਜੋ ਦੇਸ਼ ਨੂੰ ਪਾਕਿਸਤਾਨ ਤੋਂ ਵਾਹ ਕਰਦੀ ਹੈ ਦੋਵਾਈ ਦੇਸ਼ਾਂ ਨੂੰ ਦੀ ਸੁਰਖਸ਼ਾ ਤੇ ਡੋਰ ਤੇ ਬੋਹਤ ਸਾਰੇ ਲੋਕ ਇਸ ਨੂੰ ਵੇਖਣ ਅੰਡੇ ਹੈਂ ਇਥੇ ਸ਼ਾਮ ਨੂੰ ਗੁਰਦਾਂ ਦੀ ਤਬਦੀਲੀ ਰਾਸ਼ੇ ਦੀ ਝੰਡੇ ਦੀ ਵਾਪਸੀ ਹੈ ਹਨ ਜੀ ਹੈ ਤੋਂ ਬਿਲਕੁਲ ਸਹੀ ਵਿਰਾਸਤ ਏ ਖਾਲਿਸਬਦ ਦਾ ਕਿ ਕਹਿਣਾ ਹੈ ਤੁਸੀ ਕਿ ਜਾਂਦੇ ਹੋ ਇਕ ਤਰਫ ਪਤਾ ਲੱਗਦੀਆਂ ਨੇ ਡਾਵ ਦੇਸ਼ ਦੇ ਸਪਮਾਨਿਤ ਕਰਦਾ ਹੈ ਉਨ੍ਹਾਂ ਦੇ ਪੈਗ਼ਾਮ ਨੂੰ ਭਾਈਚਾਰੇ ਸੱਭਿਆਚਾਰਕ ਅਤੇ ਪੰਜਾਬ ਦੀ ਵਿਰਾਸਤ ਨਾਲ ਸਬੰਧਤ ਇਹ ਅਜਾਇਬ ਘਰ ਲੱਖ ਸਾਲ ਦਾ ਦਿਨ ਪਚੀਸ ਨਵੰਬਰ ਦੋ ਵਿਚ ਆਏ ਜਨਤਾ ਬਾਰੇ ਖੋਲ ਗਯਾ ਸੀ ਇਤੇਹਾਸ ਉਤੇਹਾਸਿਕ ਖੋਜ ਭਾਰਤੀ ਮਾਨੁਸ਼ਿਕ ਮੰਤਰਾਲੇ ਦੀ ਏਇਕ ਖ਼ੁਦਮੁਖ਼ਤਿਆਰ ਸੰਸਥਾ ਹੈ ਇਹ ਭਾਰਤੀ ਅਤੇ ਵਿਦੇਸ਼ੀ ਵਿਦਵਾਨਾਂ ਨੂੰ ਇਤਿਹਾਸਕ ਇਕੱਠ

ਇਤਿਹਾਸਿਕ ਖੋਜ ਪਾਰਟੀ ਦੀ ਸ਼ਿਕ੍ਸ਼ਾ ਕਿਵੇਂ ਮਿਲਦੀ ਹੈ ਖੋਜ ਪਾਰਟੀ ਨੂੰ ਸ਼ਿਕ੍ਸ਼ਾ ਦੇਸ਼ ਬਾਰੇ ਮਿਲਦੀ ਹੈ ਇਸ ਲਈ ਭਾਰਤ ਸਰਕਾਰ ਸਾਰੇ ਪ੍ਰਬੰਧਕੀ ਨਿਨਤੀਂ ਏਈਟੀ ਓਨੇ ਦਿੱਤਾ ਗਯਾ ਸੀ ਤੇ ਉਨੀਸ ਸੋ ਨਿਨੰਵੇ ਵਿਚ ਦੂਜਾ ਯਤੀਮਾਂ ਦੋ ਹਾਜ਼ਰ ਯੀਅਰ ਵਿਚ ਤੀਜੀ ਬਾਰ ਇਸ ਦੀ ਕਾਮ ਦੀ ਸਿਮਖਿਯਾ ਕਿੱਤੀ ਗਏ